ਇਹ ਹੁੰਦਾ ਹੈ ਕਿ ਸਾਡੀ ਸਾਧਾਰਨ ਖੁਰਾਕ ਵਿਚੋਂ ਵੀ ਸਾਡਾ ਸਰੀਰ ਵੱਧ ਤੋਂ ਵੱਧ ਲੋੜੀਂਦੇ ਤੇ ਲਾਭਦਾਇਕ ਖਪਤ ਕੱਢ ਲੈਂਦਾ ਹੈ ਖੇਡਾਂ ਵਿਚ ਭਾਗ ਲੈਣ ਨਾਲ ਹੀ ਰੋਗ ਦੂਰ ਹੋ ਜਾਂਦੇ ਹਨ ਖਿਡਾਰੀਆਂ ਦਾ ਚੇਹਰਾ ਖਿੜਿਆ ਰਹਿੰਦਾ ਹੈ ਇਹ ਇੱਕ ਮਸ਼ਹੂਰ ਅਖਾਣ ਹੈ ਕਿ ਆਰੋਗ ਸਰੀਰ ਵਿਚ ਆਰੋਗ ਦਿਮਾਗ ਕਮਜ਼ੋਰ ਸਰੀਰ ਵਿਚ ਦਿਮਾਗ ਵੀ ਕਮਜ਼ੋਰ ਹੋਵੇਗਾ ਖੇਡਣ ਨਾਲ ਸਾਡਾ ਦਿਮਾਗ ਤਾਜ਼ਾ ਤੇ ਚੁਸਤ ਰਹਿੰਦਾ ਹੈ ਇਸ ਨਾਲ ਯਾਦ ਸ਼ਕਤੀ ਤੇ ਸੋਚ ਸ਼ਕਤੀ ਵਧਦੀ ਹੈ ਖੇਡਾਂ ਮਨੁੱਖ ਨੂੰ ਕਈ ਸਿਖਿਆਵਾਂ ਦਿੰਦਿਆਂ ਹਨ ਖੇਡਾਂ ਖੇਡ ਦੇ ਮਨੁੱਖ ਨੂੰ ਸਾਰਾ ਕੁਛ ਦੁੱਖ ਕਲੇਸ਼ਾਂ ਤੇ ਮਾਂਨਸਿਕ ਜਤਨਾਂ ਤੋਂ ਮੁਕਤੀ ਮਿਲਦੀ ਹੈ ਉਸ ਦਾ ਮਨ ਖੁਸ਼ ਰਹਿੰਦਾ ਹੈ ਕਿਸੇ ਮਨੁੱਖ ਦੀ ਪ੍ਰੇਸ਼ਾਨੀ ਬਹੁਤ ਜ਼ਯਾਦਾ ਖਰਚੇ ਨਾਲ ਹੀ ਦੂਰ ਕੀਤੀ ਜਾ ਸਕਦੀ ਹੈ ਪਰ ਖੇਡਾਂ ਅਜਿਹੀਆਂ ਦਵਾਈ ਹਨ ਜੋ ਕਿ ਬੇਚੈਨ ਮਨੁੱਖ ਨੂੰ ਵੀ ਚੇਨ ਦਿੰਦੀ ਹੈ ਉਸ ਦੀ

ਬੜੀ ਮਨੋਵਿਗਿਆਨਕ ਮਹਾਨਤਾ ਹੈ ਖੇਡਾਂ ਮਨੁੱਖ ਵਿਚ ਆਤਮਗੁਰਵ ਦੀ ਰੂਚੀ ਨੂੰ ਵਧਾਉਂਦੀਆਂ ਹਨ ਅਤੇ ਮਨੁੱਖ ਨੂੰ ਗਲਤੀਆਂ ਗਲਤੀਆਂ ਤੋਂ ਅੱਗੇ ਲੰਘਣਾ ਸਿਖਾਉਂਦੀਆਂ ਹਨ ਦਫ਼ਤਰੀ ਕੰਮ ਕਰਨ ਵਾਲੇ ਜਾ ਦੂਜੇ ਦਿਮਾਗੀ ਕੰਮ ਕਰਨ ਵਾਲਿਆਂ ਲਈ ਖੇਡਾਂ ਬਹੁਤ ਹੀ ਜ਼ਰੂਰੀ ਹਨ ਸਾਰੇ ਦਿਨ ਦਾ ਥਕੇਵਾਂ ਕੁਜ ਪਲਾਂ ਵਿਚ ਹੀ ਲਾ ਦੇਣਾ ਖੇਡਾਂ ਦੀ ਹੀ ਕਰਾਮਾਤ ਹੈ ਜਿਹੜੇ ਸਾਰਾ ਦਿਨ ਸਰੀਰਿਕ ਮੇਹਨਤ ਕਰਦੇ ਹਨ ਓਹਨਾ ਨੂੰ ਖੇਡਣ ਦੀ ਲੋੜ ਨਹੀਂ ਉਹ ਕੋਈ ਦਿਮਾਗੀ ਖੇਡ ਖੇਡਣ ਦਾ ਠੀਕ ਹੈ ਜਿਵੇ ਤਾਸ਼ ਜਾ ਸ਼ਤਰੰਜ ਆਦਿ ਇੱਕ ਗੱਲ ਜਿਹੜੀ ਕਦੇ ਵੀ ਆਪਣੇ ਓਹਲੇ ਨਹੀਂ ਕਰਨੀ ਚਾਹੀਦੀ ਇਹ ਹੈ ਕਿ ਖੇਡਾਂ ਖੇਡਾਂ ਜੀਵਨ ਲਈ ਤੇ ਜੀਵਨ ਖੇਡਾਂ ਲਈ ਹਨ ਇਸ ਤੋਂ ਭਾਵ ਇਹ ਹੈ ਕਿ ਸਾਨੂੰ ਇਕ ਮਿਥਿਆ ਹੋਇਆ ਸਮਾਂ ਹੀ ਖੇਡਾਂ ਲਈ ਕੱਢਣਾ ਚਾਹੀਦਾ ਹੈ ਜੇ ਨਾ ਹੋਵੇ ਫੇਰ ਅਸੀਂ ਸਾਰਾ ਸਾਰਾ ਦਿਨ ਖੇਡ ਕੇ ਹੀ ਗੁਜ਼ਾਰ ਦਈਏ ਇਸ ਨਾਲ ਸਰੀਰ ਦੀ ਸ਼ਕਤੀ ਵੀ ਨਾਲ ਨਾਲ ਸਮਾਂ ਵੀ ਨਸ਼ਟ ਹੁੰਦਾ ਹੈ ਤੇ ਫਾਇਦੇ ਨਾਲੋਂ ਨੁਕਸਾਨ ਜ਼ਯਾਦਾ ਹੁੰਦਾ ਹੈ ਸਰੀਰਿਕ ਕਿਤਾਬਾਂ ਪੜ੍ਹਨੀਆਂ ਹੀ ਜ਼ਿੰਦਗੀ ਲਈ ਕਾਫੀ ਨਹੀਂ ਖੇਡਾਂ ਖੇਡਾਂ ਵੀ ਇੱਕ ਬਹੁਤ ਹੀ ਵੱਡੀ ਕਿਤਾਬ ਹੈ ਜਿਸ ਨੂੰ ਪੜ੍ਹਨਾ ਵੀ ਜ਼ਰੂਰੀ ਹੈ ਭਾਵ ਕਿਸੀ ਨਾ ਕਿਸੀ ਖੇਡ ਵਿਚ ਹਿੱਸਾ ਜ਼ਰੂਰ ਲੈਣਾ ਚਾਹੀਦਾ ਹੈ

ਲੋਕ ਪੁਰਬ ਦੀਵਾਲੀ ਹੈ ਜੋ ਮੱਸਿਆ ਨੂੰ ਸਾਰੇ ਸ਼ਹਿਰ ਦੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮਨਾਇਆ ਜਾਂਦਾ ਹੈ ਲੋਕੀ ਆਪਣੇ ਘਰਾਂ ਨੂੰ ਲਿਪ ਪੋਚ ਕੇ ਸਵਾਰ ਸ਼ਿੰਗਾਰ ਲੈਂਦੇ ਹਨ ਉਹ ਘਰ ਦੀਆਂ ਦੀਵਾਰਾਂ ਉੱਤੇ ਲਕਸ਼ਮੀ ਦੇਵੀ ਉਸ ਦਾ ਵਾਹਨ ਮੋਰ ਅਤੇ ਫੁੱਲ ਵੇਲਾਂ ਤੇ ਬੂਟੇ ਉਲੀਕ ਕੇ ਉਹਨਾਂ ਵਿੱਚ ਅਹ ਰੰਗ ਭਰਦੇ ਹਨ ਭਰਦੇ ਹਨ ਭਰਦੇ ਹਨ ਪਰ ਕੱਤਕ ਤੋਂ ਸਭ ਤੋਂ ਵੱਡਾ ਲੋਕ ਪੁਰਬ ਦੀਵਾਲੀ ਹੈ, ਦੀਵਾਲੀ ਦਾ ਹੈ, ਜੋ ਮੱਸਿਆ ਨੂੰ ਸਾਰੇ ਭਾਰਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮਨਾਇਆ ਜਾਂਦਾ ਹੈ ਲੋਕੀ ਆਪਣੇ ਘਰਾਂ ਨੂੰ

ਵਾਹਣ ਮੋਰ ਤੇ ਫੁੱਲਾਂ ਵਾਲੇ ਤੇ ਬੂਟੇ ਉਲੀਕ ਕੇ ਉਹਨਾਂ ਵਿੱਚ ਰੰਗ ਭਰਦੇ ਹਨ, ਰਾਤ ਵਾਲੇ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 ਬਾਲਿਆ ਜਾਂਦਾ ਹੈ ਇਸ ਰਾਤ ਕੋਈ ਲੋਕ ਕਈ ਲੋਕ ਲਖਸ਼ਮੀ ਦੇਵੀ ਦੀ ਪੂਜਾ ਕਰਦੇ ਹਨ। ਅੰਮ੍ਰਤਿਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਵਿੱਚ ਦਿਵਾਲੀ ਦਾ ਜਲੌ ਵੇਖਣ ਵਾਲਾ ਹੁੰਦਾ ਹੈ ਅੰਮ੍ਰਿਤਸਰ ਵਿੱਚ ਦਿਵਾਲੀ ਦਾ ਮੁੱਢ ਗੁਰੂ ਹਰਿਗੋਬਿੰਦ ਹਰਿਗੋਬਿੰਦ ਜੀ ਦੇ ਵੇਲੇ ਬ~ ਬ~ ਬੱਝਿਆ ਜਦੋਂ ਗੁਰੂ ਹਰਿੰਮੰਦਰ ਸਿੰਘ

ਉਸ ਦਿਨ ਸਬੱਬ ਨਾਲ ਦਿਵਾਲੀ ਮਨਾਈ ਜਾਂਦੀ ਹੈ ਇਹਨਾਂ ਸਵਾਗਤਾਂ ਵਿੱਚ ਸਾਰਾ ਸ਼ਹਿਰ ਤੇ ਹਰਿਮੰਦਰ ਸਾਹਿਬ ਉਠਿਆ ਉਦੋਂ ਹੀ ਤਾਂ, ਉਦੋਂ ਹੀ ਸੀ ਹਰਿਮੰਦਰ ਸਾਹਿਬ ਦੇ ਵਿੱਚ ਦਿਵਾਲੀ ਨੂੰ ਰੋਸ਼ਨ ਕੀਤਾ ਜਾਂਦਾ ਹੈ, ਦਿਵਾਲੀ ਦੇ ਹੈ, ਇਸ ਅੰਦਰ ਦੀ ਜੀਵਨ ਕਣੀ ਕੁਦਰਤ ਦੀ ਕੋਈ ਨਾਲ ਹੈ, ਜੋ ਜਗਣ ਦਾ ਕੁਦਰਤ ਜੋ ਜੋ ਧਨ ਅੰਦਰ ਦੀ ਜੋਤੀ ਨਾਲ ਉੱਜਵਲ ਕਰਨ ਕਰਨਾ ਕਿਰਨਾਂ ਦਿਖਾਉਂਦੀ ਦੀ ਜੋ ਉਸਦੇ ਪੋਹ ਦੇ ਮਹੀਨੇ ਦੇ ਅਖ਼ੀਰਲੇ ਦਿਨ ਲੋਹੜੀ ਮਨਾਈ ਜਾਂਦੀ ਹੈ ਲੋਹੜੀ ਦੇ ਪੁਰਬ ਤੋਂ ਕੁੱਝ ਦਿਨ ਪਹਿਲਾਂ ਛੋਟੇ ਛੋਟੇ ਬੱਚੇ, ਟੋਲੀਆਂ ਬਣਾ ਕੇ, ਰਸੀਲੀ ਸੁਰੀਲੀ ਲੈਅ ਵਿੱਚ ਗੀਤ ਅਲਪਾਉਂਦੇ ਹੋਏ ਲੋਹੜੀ ਲਈ ਲੱਕੜਾਂ, ਗੋਹੇ ਤੇ ਢਿੰਗਰ ਆਦਿ ਇਕੱਠ ਕਰਦੇ ਹਨ, ਕਿਸੇ ਕਿਸੇ ਗੀਤ ਵਿੱਚ ਤਾਂ ਇ~ ਇਹਨਾਂ ਇਤਿਹਾਸ ਦਾ ਕੋਈ ਅੰਸ਼ ਵੀ ਉਸ ਉਸਲਵੱਟੇ ਲੈ ਰਿਹਾ ਹੈ ਸੁੰਦਰ ਮੁੰਦਰੀਏ ਗੀਤ ਵਿੱਚ ਦੁੱਲ੍ਹੇ ਭੱਟੀ ਦੇ ਜੀਵਨ ਦੀ ਇੱਕ ਘਟਨਾ ਵੱਲ ਸੰਕੇਤ ਹੈ, ਲੋਹੜੀ ਵਾਲੀ ਰਾਤ ਉਹ ਤਾਂ ਹਰ ਹਰ ਗਲੀ ਮਹੱਲੇ ਵਿੱਚ ਹੀ ਲੋਹੜੀ ਬਾਲੀ ਜ~ ਜਾਂਦੀ ਹੈ। ਜਿਸ ਘਰ ਪੁੱਤਰ ਜੰਮੇ ਜੰਮਿਆ ਹੋਵੇ ਜਾਂ ਨਵਾਂ ਨਵਾਂ ਵਿਆਹਿਆ ਹੋਵੇ, ਉਹ ਹੋਵੇ ਉਹ ਲੋਹੜੀ ਨੂੰ ਉਚੇਚੇ ਸ਼ਗਨਾਂ ਨਾਲ ਸ਼ਗਨਾਂ ਨਾਲ ਮਨਾਉਂਦੇ ਹਨ ਤੇ ਗਲੀ ਮਹੱਲੇ ਵਿੱਚ ਗੁੜ ਤੇ ਚਿੜਵੇ-ਰਿਓੜੀਆਂ ਵੰਡਦੇ ਹਨ ਅੱਜ ਕੱਲ੍ਹ ਨਵਜ਼ੰਮੀਆਂ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਂਦੀ ਹੈ ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਤਿਉਹਾਰ ਆਉਂਦਾ ਹੈ। ਜਿਸ ਨੂੰ ਮਕਰ ਸਕਰਾਤਰੀ ਵੀ ਕਿਹਾ ਜਾਂਦਾ ਹੈ ਮੁਕਤਸਰ ਦਾ ਮੁਕਤਸਰ ਦਾ ਪ੍ਰਸਿਧ ਮੇਲਾ ਮਾਘੀ ਦਾ ਤਿਉਹਾਰਾ ਹੁੰਦਾ ਹੈ ਫੱਗਣ ਦੀ ਮੱਸਿਆ ਨੂੰ ਸ਼ਿਵਰਾਤਰੀ ਦਾ ਪੁਰਬ ਪੁਰਬ ਆਉਂਦਾ ਹੈ ਇਸ ਤਰ੍ਹਾਂ ਪੰਜਾਬ ਵਿੱਚ ਮੇਲੇ ਅਤੇ ਤਿਉਹਾਰ ਲਗਾਤਾਰ ਚੱਲਦੇ ਰਹਿੰਦੇ ਹਨ। ਮੁੇਲੇ ਦਾ ਦ੍ਰਿਸ਼ ਮਨਮੋਹਣਾ ਅਤੇ ਲੁਭਾਵਣਾ ਹੋਣ ਦੇ ਨਾਲ ਹੋਰ ਪ੍ਰਤੀਨਿਧਾ ਕਰਦੇ ਹਨ ਪ੍ਰਤੀਨਿੱਧਾ ਕਰਦੇ ਹਨ। ਲਾਜ਼ਮੀ ਪੰਜਾਬੀ ਸਭਿਆਚਾਰ ਦੀ ਜਾਣ ਪਛਾਣ ਸਭਿਆਚਾਰ ਕਿਸੇ ਖ਼ਾਸ ਖਿ~ ਖਿੱਤੇ ਜਾਂ ਕੌਮ ਦੀ ਸਮੁੱਚੀ ਜੀਵਨ ਜਾਚ ਹੁੰਦੀ ਹੈ, ਸੱਭਿਆਚਾਰ ਨਿਸ਼ਚੇ ਹੀ ਉਸ ਕੌਮ ਦੇ ਜੀਵਨ ਨਾਲ ਜੁੜੇ ਵੱਖ-ਵੱਖ ਵਿਚਾਰਾਂ, ਮ~ ਮਨੌਤਾਂ, ਰਹਿਣ ਸਹਿਣ, ਕਦਰਾਂ-ਕੀਮਤਾਂ, ਖਾਣ- ਪੀਣ, ਰੀਤੀ-ਰਿਵਾਜਾਂ, ਪਹਿਰਾਵੇ, ਬੋਲੀ ਅਤੇ ਤਿਉਹਾਰ ਦਾ ਸੁਮੇਲ ਹੈ, ਕੌਰ ਉੱਨੀ ਸੌ ਨੱਬੇ ਤੋਂ ਪੰਜਾਬੀ ਭਾਸ਼ਾ,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 ਬਤੌਰ principal ਸੇਵਾ ਨਿਭਾ ਰਹੇ ਹਨ ਵਿਸ਼ੇਸ਼ ਉਪਰਾਲਾ ਪੰਜਾਬ ਦੇ ਸਰਹੱਦੀ ਪਿੰਡ ਨਰੋਟ ਜ~ ਜਮੈਲ ਸਿੰਘ ਜ਼ਿਲ੍ਹਾ ਪਠਾਨਕੋਟ ਵਿੱਚ ਗੁਰੂ ਨਾਨਕ ਦੇਵ university ਦੇ college ਨੂੰ ਸਫਲਤਾਪੂਰਵਕ ਬਤੌਰ ਫ਼ਾਊਂ~ founder principal ਚਲਾਉਣ ਦਾ ਚਲਾਉਣ ਦਾ ਰਿਹਾ ਪੰਜਾਬੀ ਸਾਹਿਬ ਸਾਹਿਤ ਭਾਸ਼ਾ ਅਤੇ ਲੋਕ-ਧਾਰਾ ਨਾਲ ਜੁੜੇ ਵਿਸ਼ੇ ਵਿਸ਼ਿਆਂ ਸੰਬੰਧੀ ਪੁਸਤਕਾਰਾਂ ਦੀ ਪ੍ਰਕਾਸ਼ ਪ੍ਰਕਾਸ਼ਨਾ ਕਰਵਾ ਚੁੱਕੇ ਹਨ ਇਸ ਤੋਂ ਇਲਾਵਾ ਰੰਗ ਰੰਗ ਮੰਚ, ਬਿਜਲ~ ਬਿਜਲਈ media TV ਅਤੇ ਪੰਜਾਬੀ ਪੱਤਰਕਾਰਿਤਾ ਵਿੱਚ ਵਿੱਚ ਸ਼ੌਕ ਰੱਖਦੇ ਹਨ ਹ~ ਹਥਲੀ ਪਾਠ ਪੁਸਤਕ ਵਿੱਚ ਸ਼ਾਮਲ ਕੀਤਾ ਗਿਆ ਇਹਨਾਂ ਦਾ ਪੰਜਾਬੀ ਸੱਭਿਆਚਾਰ ਇਹਨਾਂ ਦੇ ਦੇ ਹੁਣੇ ਜੇ ਜੇ ਸੰਪੰਨ ਹੋਏ research research ਪੰਜਾਬੀ ਸਭਿਆਚਾਰ, ਇਤਿਹਾਸਕ ਪਿਛੋਕੜ ਅਤੇ ਵਰ~ ਵਰਗ ਵੰਡ ਭਾਰਤ ਅਨੇਕਾਂ ਵਿੱਚੋਂ ਏਕਤਾ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 ਜੇਕਰ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਇੰਨੇ ਛੋਟੇ ਜਿਹੇ ਖੇਤਰਫਲ ਵਿੱਚ ਪਸਰੇ ਪਸਰੇ ਇਸ ਇਲਾਕੇ ਖਿੱਤੇ ਦੇ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

ਪੈਂਦਾ ਹੈ ਕੱਤਕ ਦੇ ਮਹੀਨੇ ਜੀਵਨ ਦੀ ਕਣੀ ਹੁੰਦੀ ਹੈ ਇਸ ਦੇ ਹਨੇਰੇ ਪੱਖੋਂ ਜੋਤੀ ਜਿਸਨੂੰ ਕਰਵਾ ਚੌਥ ਦਾ ਪੁਰਬ ਆਉਂਦਾ ਹੈ ਇਸ ਤੋਂ ਪਿੱਛੋਂ ਵੱਡਾ ਪੱਧਰ ਆਪਣੇ ਹੱਥ ਵਿੱਚ ਲੱਭ ਲੱਭ ਕੇ ਖੱਬੇ ਨੂੰ ਇੱਕ ਗੇੜਾ ਦੇ ਆਲੇ ਦੁਆਲੇ, ਆਲੇ ਦੁਆਲੇ ਕੱਢਦਾ ਹੈ, ਮ੍ਰਿਤਕ ਦੇ ਪੈਰਾਂ ਕੋਲ ਪਹੁੰਚ ਕੇ ਉਹਨਾਂ ਨੂੰ ਲਾ ਦਿੰਦਾ ਹੈ। ਅੱਗ ਲੱਗ ਜਾਣ ਦੇ ਅ~ ਅਰਥੀ ਨਾਲ ਆਏ ਸਾਰੇ ਆਦਮੀ ਦੂਰ ਹੋ ਹੋ ਕੇ ਖਲੋ ਜਾਂਦੇ ਹਨ ਚਿਖਾ ਚਿਖਾ ਜਲ ਕੇ Hello

ਸਤਿ ਸ੍ਰੀ ਕਲ ਜੀ ਮੈਂ ਠੀਕ ਆ ਤੁਸੀਂ ਦਸੋ ਕਿਵੇਂ ਮੈਂ ਵੀ ਠੀਕ ਆ ਹੋਰ ਕਿ ਕਰਦੇ ਸੀਗੇ ਮੈਂ ਬਸ ਵੇਹਲੀ ਸੀ ਤੁਸੀਂ ਦਸੋ ਕੁਚਨੀ ਬਸ ਮੈਂ ਵੀ ਬੈਠੀ ਹੋਈ ਸੀ ਮੈਂ ਤੇ article ਪੜ੍ਹ ਰੀ ਸੀਗੀ ਹਾਂਜੀ ਤੇ ਮੈਂ ਵੀ ਤੁਹਾਨੂੰ phone ਕੀਤਾ ਸੀ ਮੈਨੂੰ ਵੀ ਇਕ ਤੁਹਾਡੇ ਤੋਂ ਇਕ ਕੇਰਲ ਬਾਰੇ discuss ਕਰਨਾ ਸੀ ਮਤਲਬ ਕੇਰਲ ਮੁਖ ਵਾਰੇ ਤੁਸੀਂ ਮੈਨੂੰ ਦਸ ਸਕਦੇ ਹੋ ਹਾਂ, ਕੱਲ੍ਹ ਮੈਂ ਇਸ topic 'ਤੇ ਇੱਕ ਕਿਤਾਬ ਵੀ ਪੜ੍ਹੀ ਹੈ ਅਤੇ ਕੇਰਲਾ ਦੇ ਸ਼ਾਂਤ ਪਾਣੀ ਨੂੰ ਕਰਵ ਕੀਤਾ ਹੈ। ਬੈਕਵਾਟਰ ਬਿਜ਼ਨਸ ਸਪਾਈਸ ਪਲਾਂਟੇਸ਼ਨ ਉਹ ਚੀਜ਼ ਹੈ ਜੋ ਮੈਂ ਕੇਰਲ ਨੂੰ ਦਿੰਦਾ ਹਾਂ ਰਾਜੇ ਦੇ ਭਾਰਤ ਸਭ ਤੋਂ ਪ੍ਰਸਿੱਧ ਸਥਲਾਂ ਦੇ ਇੱਕ ਰੂਪ ਵਿਚ ਪਰਿਭਾਸ਼ਿਤ ਕਰਦੇ ਅਤੇ ਲੋਕਪ੍ਰਿਯ ਰੂਪ ਵਿਚ ਈਸ਼ਵਰ ਆਪਣੇ ਦੇਸ਼ ਦੇ ਰੂਪ ਵਿਚ ਮੰਨੀਏ ਜਾਂਦਾ ਹੈ ਤੇ ਰਾਜ ਯਾਤਰੀ ਸਥਾਨੀ ਲੋਕ ਬਾਹਰੀ ਲੋਕਾਂ ਲਈ ਸਵਰਗ ਹੈ ਜੋ ਇਥੇ ਆਉਂਦੇ ਨੇ ਭਾਰਤ ਵਿਚ ਯਾਤਰਾ ਕਰਨਾ ਆਪਣਾ ਇਕ ਅਨੁਭਵ ਹੈ ਤੇ ਦੇਸ਼ ਦੇ ਭਾਰਤ ਦੇ ਹਰ ਕੋਨੇ ਵਿਚ ਪੇਸ਼ ਕਰਨ ਲਈ ਕੁਛ ਨਾ ਕੁਛ ਹੈ ਤੇ ਜਿਹਨਾਂ ਪਰਤਾਂ ਵਿਚ ਭਾਰਤ ਨੇ ਆਪਣੇ ਆਪ ਨੂੰ ਲਪੇਟ ਲਿਆ ਹੈ ਤੇ ਓਹਨਾ ਨੂੰ ਪਸੰਦ ਨਾ ਰਨਾ ਸੰਭਵ ਹੈ ਤੇ ਇਹ ਭਾਵੇ Mumbai ਦਾ Marine drive ਹੋਵੇ ਜਾ ਆਗਰਾ ਦਾ ਤਾਜ ਮਹਲ ਜਾ ਪੱਛਮੀ ਬੰਗਾਲ ਦਾ ਹਾਵੜਾ ਹੈ ਕੇਰਲ ਦੇ ਹਰਿ ਭਰੇ ਚਾਅ ਦੇ ਇਸ ਸਭ ਤੋਂ ਕਰਦਾ ਹੈ ਹਾਂਜੀ ਤੇ ਜਿਵੇਂ ਇਸ ਰਾਜ੍ਯ ਦੇ ਵਿਚ ਦਿਲਚਸਪੀ ਤਤ੍ਵ ਇਹ ਹੈ ਕਿ ਇਹ ਸਦਾਬਹਾਰ ਠੰਡੀ ਪਹਾੜਾਂ ਤੋਂ ਲੈ ਕੇ ਸ਼ਾਂਤ ਸਮੁੰਦਰ ਤਤਾਤਕ ਹੈ ਦਾ ਹੈ ਤੇ ਕੇਰਲ ਯਾਤਰੀਆਂ ਅਵਾਰਾ ਲੋਕ ਦੇ ਲਈ ਇੱਕ ਹੈ ਤੇ ਮਹਾਨਗਰਾਂ ਦੇ ਜੰਗਲਾਂ ਵਿਚ ਤਰ੍ਹਾਂ ਪੂਰੀ ਤਰ੍ਹਾਂ ਅਲਕ ਥਲਕ ਕਰਨ ਦੇ ਲਈ ਇਕ ਸੁਹਾਵਣੀ ਜਲ ਵਾਯੂ ਵਿਚ de~decast ਕਰਨ ਦੇ ਲਈ ਇਸ ਰਾਜ੍ਯ ਵਿਚ ਆਉਂਦੇ ਨੇ ਹਾਂਜੀ ਤੇ ਜੇ ਤੁਸੀਂ ਭਾਰਤ ਵਿਚ ਹੋਰ ਤਾ ਰਲ਼ ਦਾ ਸੁੰਦਰ ਰਾਜ ਦਾ ਦੌਰਾ ਕਰਨ ਤੋਂ ਨਾ ਪੁੱਜੋ ਤਾ ਕੇਰਲ ਦਾ ਭੋਜਨ ਲੋਕ ਭਾਸ਼ਾ ਸਭੈਚਰ ਇੱਕ ਸੈਲਾਨੀ ਲਈ ਕੁਛ ਨਵਾਂ ਪੇਸ਼ ਕਰਦੇ ਇਤਿਹਾਸ ਦੇ ਸਭ ਤੋਂ ਵੱਡਾ ਸੈਰ ਸਪਾਟਾ ਸਥਾਨ ਲਈ ਤੁਹਾਡਾ ਮਾਰਗਦਰਸ਼ਨ ਕਰਨ ਲਈ ਅਸੀਂ ਸਭ ਤੋਂ ਵੱਧ ਘੁੰਮਣ ਵਾਲੇ ਸ਼ਹਿਰ ਅਤੇ ਸਲਾਨਾ ਦੀ ਤੁਸੀਂ ਤਿਆਰ ਕੀਤੀ ਹੈ ਜੋ ਪਹਿਲੀ ਵਾਰ ਇਸ ਗਰਮ ਗਰਮ ਅਹ ਠੱਢੀ ਸਵਰਗ ਦਾ ਦੌਰਾ ਕਰਨ ਵਾਲਿਆਂ ਲਈ ਦੇਖਣ ਲਾਜ਼ਮੀ ਹੈ ਹਾਂਜੀ ਜਿਵੇਂ Indian Immigration acritic ਦੇ ਭਾਰਤ Visa Online ਆਵਦੇਂ ਇਕ ਆਧੁਨਿਕ ਤਰੀਕਾ ਪ੍ਰਦਾਨ ਹੈ ਇਸ ਦਾ ਮਤਲਬ ਆਵਦੇਨਾ ਦੇ ਲਈ ਇਕ ਅੱਛੀ ਖਬਰ ਹੈ ਕਿਉਕਿ ਅੱਜ ਵੀ ਭਾਰਤ ਆਂ ਵਾਲੇ ਯਾਤਰੀਆਂ ਨੂੰ ਆਪਣਾ ਦੇਸ਼ ਭਾਰਤੀ ਅਤੇ ਦਾ ਭਾਰਤੀ ਢੋਟਾਵਸ ਤੇ ਪੌਤੀਕ ਯਾਤਰਾ ਲਈ ਨਿਯੁਕਤ ਕਰਨ ਦੀ ਆਵਸ਼ਕਤਾ ਹੈ

ਨਹੀਂ ਜੇਕਰ ਭਾਰਤ ਦੀ ਯਾਤਰਾ ਕਰਨ ਤੋਂ ਤੁਹਾਡਾ ਇਰਾਦਾ ਕਿਸੇ ਵਿਪਾਰ ਜਾ ਵ੍ਯਪਾਰ੍ਕ ਉਦੇਸ਼ ਨਾਲ ਸੰਬੰਧ ਹੈ

doctor ਆ surgery ਆਪਣੇ ਸਵਾਸਥ ਦੇ ਲਈ ਚਿਕਿਸਤਾ ਅੰਗ ਤੁਲਕ ਦੇ ਰੂਪ ਵਿਚ ਭਾਰਤ ਆਉਣ ਦੀ ਯੋਜਨਾ ਬਣਾਉਂਦੇ ਅਤੇ ਭਾਰਤ ਸਰਕਾਰ ਨੇ ਆਪਣੇ ਅਵਸ਼ਕਤਾਵਾਂ ਲਈ ਭਾਰਤੀ ਚਿਕਿਸਤਾ Visa Online ਉਪਲਬਧ ਕਰਵਾਇਆ ਗਿਆ ਤੇ ਚਿਕਿਸਤਾ ਪ੍ਰਯੋਜਨ ਦੇ ਲਈ ਭਾਰਤੀ Visa Online ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿਲਣ ਦੇ ਲਈ ਭਾਰਤੀ Visa Online ਪਰਯਟਕ ਦਾ ਪ੍ਰਯੋਗ ਕੀਤਾ ਤੇ ਮਿਲਣ ਵਾਲੇ ਮਿਲਣ ਵਾਲੇ ਭਾਗ ਲੈਣ ਦੇ ਲਈ ਕੀਤਾ ਜਾ ਸਕਦੀ ਹੈ ਯਦਿ ਯੋਗ ਜਾ ਦਰਸ਼ਨੀ ਸਥਲਾਂ ਤੇ ਯਾਤਰਾ ਦ ਡਰਹਿ ਸਥਲ ਤੇ ਯਾਤਰਾ ਜਿਵੇਂ ਪਾਠਯਕ੍ਰਮ ਹੈ

ਹਾਂਜੀ ਐਲਪੀਜੀ ਅਲੇਪੀ ਆ ਕੁਛ ਲੋਗ ਜੋ ਅਲੇਪਜੂਆ ਕਹਿੰਦੇ ਹਨ ਜੋ ਕੇਰਲ ਰਿਸ਼ੀ ਪ੍ਰਸਿੱਧ ਦੇ ਲਈ ਪ੍ਰਸਿੱਧ ਹਨ ਇਹ ਖੜ੍ਹੇ ਚਾਰੇ ਨਹਿਰਾਂ ਲੇਗੁਣ ਔਰ ਨਦੀਆਂ ਤੋਂ ਝੀਲ ਇਕ network ਬਣਾਉਂਦਾ ਹੈ ਜੋ ਕੇਰਲ ਰਾਜੇ ਦੇ ਅੱਧੇ ਤੋਂ ਅਧਿਕ ਹਿੱਸੇ ਤੋਂ ਜੋੜਦਾ ਹੈ ਜੋੜਦੇ ਔਰ ਨਿਕਲਦੇ ਨੇ ਪਾਣੀ ਮਤਰਯੁਗ ਦੇ ਮਤਰਮੁਗ ਦੇ ਕਰਨ ਦੇ ਵਾਲੇ ਕਰਨ ਵਾਲੇ ਦ੍ਰਿਸ਼ ਪੇਸ਼ ਕਰਦਾ ਹੈ ਤੇ ਕਈ backward ਨੂੰ ਖਾਦੀਆਂ ਓਰ ਨਹਿਰਾਂ ਤੇ ਪਾਰ ਕਰ ਸਕਦਾ ਹੈ ਜੋ ਘਰ ਦੇ ਨਾਵਾਂ ਨੂੰ ਰੋਸ਼ਨ ਕਰਦਾ ਹੈ ਆ ਅਦਵੀਤੀ ਅਨੁਭਾਵ ਜਿਵੇ ਕਿ ਗਯਾਤ ਹੈ ਕੇਤੁਵਾਲ ਕੇਤੁਵਾਲੰ ਇਹ houseboat ਪਾਰੰਪਰਿਕ ਕੇਰਲ ਵਿਅੰਜਨ ਸਹਿਤ ਕਈ ਸੁਵਿਧਾਵਾਂ ਦੇ ਨਾਲ ਆਉਂਦੀ ਹੈ ਇਹ ਅਧਿਕ ਯਾਤਰਾਵਾਂ ਦੇ ਲਾਇ ਪ੍ਰਸਿੱਧ ਔਰ ਅੜਬੁੱਧ ਚਰਚਾ ਤੇ ਮੰਦਿਰਾਂ ਦੀ ਇੱਕ ਸ਼ਲਾਂਘਾ ਹੈ ਜੋ ਆਪੇਲੀ ਦੇ ਸੁਮਨ ਸੂਰਮਿਆਂ ਸੁੰਦਰਤਾ ਜੋੜਦੀ ਹੈ ਹਾਂਜੀ ਤਾ ਅਸੀਂ ਕਿਵੇਂ ਓਥੇ ਪਹੁੰਚ ਸਕਦੇ ਹੈ ਦੇ ਨੇੜੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜੋ ਭਾਰਤੀ ਹਵਾਈ ਅੱਡੇ ਤੋਂ ਲਗਭਗ ਸੱਤਰ ਕਿਲੋਮੀਟਰ ਦੀ ਦੂਰੀ ਤੇ ਸਤੀਥ ਹੈ ਹਵਾਈ ਅੱਡੇ ਦਾ ਦੇਸ਼ ਅਤੇ ਵਿਦੇਸ਼ ਦੀ ਤਰ੍ਹਾਂ

ਹਾਂਜੀ ਇਹਨੂੰ ਕਹਿ ਸਕਦੇ ਆ ਕਿ ਜੇ ਅਸੀਂ ਇਕ ਸ਼ਾਨਦਾਰ ਅਨੁਭਵ ਚਾਹੁੰਦੇ ਹਾਂ ਤਾ ਇਕ jessic houseboard ਆ comfortable houseboard ਜਿਵੇ ਕਿ ਕਿਰਾਏ ਤੇ ਲਿੱਤਾ ਜਾ ਸਕਦਾ ਹੈ ਲੈਣਾ ਸਭ ਤੋਂ ਅੱਛਾ ਹੈ ਵਿਸਤਾਰ ਦੇ ਡਰ ਤੇ ਆਪਣੇ ਦੁਬਾਰਾ ਚੁਣੇ ਜਾਂ ਚੁਣੇ ਜਾਂ ਵਾਲੀ ਸੁਵਿਧਾ ਅਧਾਰ ਤੇ in house ਦੀ ਕੀਮਤ ਵੀ ਵਿਭਿਨ ਹੋ ਸਕਦੀ ਹੈ ਜੇ ਤੁਸੀਂ ਜਮੀਨ ਤੇ ਰਹਿਣਾ ਚਾਹੁੰਦੇ ਓ ਤਾਂ citriritis lemon venboard ਦੀ ਉਹ ਰਾਮਦ ਸਮਝਦਾਰ ਵਿਕਲਪ ਹੋਏਗਾ ਤੇ ਇਸ ਜੱਗ ਤੇ ਆਪਣੀ ਸਾਰੀ ਮੰਗ ਨੂੰ ਪੂਰਾ ਕੀਤਾ ਜਾਏਗਾ ਤੇ ਇਹ ਕਰਮਚਾਰੀ ਸੁਨਿਸਚਿਤ ਕਰਨ ਦੇ ਲਾਇ ਆਪਣਾ ਪਰਵਾਸ ਯਾਦਗਾਰ ਰਹੇ ਹਾਂਜੀ ਤੇ ਕੋਚੀ ਜਿਹੜੀ ਕੇਰਲ ਦੀ ਰਾਜਧਾਨੀ ਹੈ ਹਨ ਦੇ ਵਾਰੇ ਦਸੋ ਮੈਨੂੰ ਕੁਛ ਹਾਂਜੀ ਜਿਵੇ ਕੋਚੀਨ ਕੇਰਲ ਦੇ ਸੰਸਕ੍ਰਿਤੀ ਔਰ ਆਰਥਿਕ ਰੂਪ ਵਿਚ ਸਮਰਿਧ ਰਾਜਧਾਨੀ ਹੈ ਇਹ ਭਾਰਤ ਦੇ ਵਿਦੇਸ਼ੀ ਲਈ ਆਕਰਸ਼ਣ ਦਾ ਕੇਂਦਰ ਹੈ ਦੁਨੀਆਂ ਭਰ ਦਾ ਧਯਾਨ ਆਕਰਸ਼ਿਤ ਕਰਦਾ ਹੈ ਚੀਨੀ ਮੱਛਲੀ ਪਕੜਨ ਲਈ ਜਾਲ ਦੇ ਸ਼ੁਰੂ ਹੋ ਕੇ ਮਸਾਲੇ ਦੇ ਖੇਤੀ ਸ਼ਾਨਦਾਰ ਵਿਕਾਸ ਤਕ ਸ਼ਹਿਰ ਆਪਣੇ ਅੱਖਾਂ ਤੋਂ ਦਾਅਵਤ ਦੇਣ ਲਈ ਬਹੁਤ ਤਯਾਗ ਪ੍ਰਦਾਨ ਕਰਦਾ ਹੈ ਤੇ ਇਹ ਸ਼ਹਿਰ ਵਿਭਿਨ ਵਿਭਿਨ ਸੰਸਕ੍ਰਿਤੀਆਂ ਦਾ ਬਹੁਤ ਅੱਛਾ ਸੰਘ ਸਮਮੇਲਾਂ ਹੈ ਜੋ ਅਜੇ ਵੀ ਜੀਵਿਤ ਰਹਿਣਾ ਚਾਹੁੰਦਾ ਹੈ ਜਦੋ ਅਸੀਂ ਉਸ ਜੱਗ ਦਾ ਦੌਰਾ ਕਰਦੇ ਹਾਂ ਤਾ ਕੋਚੀਨ ਦੇ ਹਰ ਕੋਨੇ ਤੇ ਇਕ ਆਸ਼ਚਾਰ੍ਯ ਮਿਲੇਗਾ ਜੋ ਮਾਨਵ ਅੱਖਾਂ ਦੁਆਰਾ ਦੇਖੇ ਜਾਂ ਵਾਲੇ ਜਸ਼ਨ ਮਨਾਂ ਦੀ ਜਸ਼ਨ ਮਨਾਂ ਦੀ ਪ੍ਰਤਿਸ਼ਾ ਕਰ ਸਕਦਾ ਹੈ ਹਾਂਜੀ ਤੇ ਅਸੀਂ ਕੋਚੀ ਕਿਵੇਂ ਪਹੁੰਚ ਸਕਦੇ ਹਾਂ ਤੇ ਕੋਚੀ ਵਿਚ ਦਾ connectvity network ਚੰਗੀ ਤਰ੍ਹਾਂ ਬੁਣਿਆ ਹੋਇਆ ਹੈ ਤੇ ਤੁਸੀਂ ਭਾਰਤ ਦੇ ਦੁਨੀਆਂ ਦੇ ਸਾਰੇ primary ਸ਼ਹਿਰਾਂ ਤੋਂ ਕੋਚੀ ਲਈ ਸਿਧੀਆਂ

ਹਾਂਜੀ ਕਿਹਾ ਜਾ ਸਕਦਾ ਹੈ ਕੋਚੀ ਇਕ ਸ਼ਾਨਦਾਰ ਰਹਿਣ ਦੇ ਲਈ ਸਭ ਤੋਂ ਅੱਛਾ hotel ਵੀ club colonial ਨੀਮਾਰਾਂ ਔਰ tidrind ਔਰ ਮੀਨਾ ਨੀਮਰਾਣਾ

ਹਾਂਜੀ ਥੱਕੇ ਥਕਕੇਦਾਰੀ ਆਪਣੇ ਆਪ ਨੂੰ ਮਸ਼ਹੂਰ ਪੇਰਿਆ wildlife sanctuary ਦਾ ਘਰ ਆਖਦਾ ਹੈ ਇਸ ਦੇ ਬਾਰੇ ਦੱਸੋ ਮੈਨੂੰ ਅੱਗੇ ਹਾਂਜੀ ਖੁਦ ਨੂੰ ਪ੍ਰਸਿੱਧ ਪੇਰਿਆ ਵਨ ਜੀਵਨ ਜੀਵ ਅਭੀ~ ਅਭ੍ਯਾਰਣ ਦਾ ਘਰ ਕਹਿੰਦਾ ਹੈ ਯਦਿ ਇਕ ਵੱਡਾ ਸਭ ਤੋਂ

ਕਰਨਾ ਨੂੰ ਆਪਣਾ ਘਰ ਕਹਿੰਦਾ ਹੈ ਅਤੇ ਗਹਿਰੇ ਪਰ ਡੂੰਘੇ ਹਰੇ ਭਰੇ ਜੰਗਲ ਵਿਚ ਭੂਮੀ ਨੂੰ ਘੇਰਦਾ ਹੈ ਕਰ ਸਕਦਾ ਹੈ ਇਕ ਯਾਤਰਾ ਕਰ ਸਕੇ ਪਤਾ ਲਗਾਂ ਲਈ ਪ੍ਰੇਰਿਆਂ ਜੰਗਲ ਦੇ ਦ੍ਰਿਸਹੇ ਨੂੰ ਕਰਨ ਦੇ ਲਈ ਘਣੇ ਜੰਗਲ ਦੀ ਜੰਗਲ ਵਿਚ ਹਾਥੀ ਹਾਥੀ ਸਵਾਰੀ ਕਰੇ ਪ੍ਰੇਰਿਆਂ ਲਈ

ਨੀਲਗਿਰੀ ਦੇ ਧੁੰਧਲੀ ਪਹਾੜਾਂ ਤੇ ਯਾਤਰਾ ਕਰ ਸਕਦੇ ਨੇ ਹਾਂਜੀ

ਤੇ ਕਹਿੰਦੇ ਨੇ ਇਹ ਬਾਹਰੀ ਲੋਕ ਬਾਹਰੀ ਲੋਕ ਘੁੰਮਣ ਵਾਲੇ ਜਿਹੜੇ ਆਉਂਦੇ ਹੈ ਉਹ ਇਹਨੂੰ ਸਵਰਗ ਮੰਨਦੇ ਨੇ ਬਿਲਕੁਲ ਜੀ ਬਿਲਕੁਲ ਕਿਉਕਿ ਉਹ ਬਹੁਤ ਹਰ ਭਰਾਇਆ ਹੈ ਨਾ ਇਸਲਈ

ਠੀਕ ਹੈ

ਅਕਾਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਮੈਂ ਤੁਹਾਨੂੰ ਅੱਜ ਸਟੈਨੋ ਰੋਨਾਲਡੋ ਬਾਰੇ ਦੱਸਣਾ ਚਾਹੁਨਾ ਤੇ ਅੱਜ ਆਪਾ ਗੱਲ ਕਰਾਂਗੇ ਸਟੈਨੋ ਰੋਨਾਲਡੋ ਬਾਰੇ ਤੇ ਮੈਂ ਫੁਟਬਾਲ ਬਹੁਤ ਵਧੀਆ ਖੇਲਦਾ ਸੀਗਾ ਜੀ ਸ਼ੁਰੂ ਤੋਂ ਖੇਲਦਾ ਆਇਆਂ ਤੇ ਮੈਂ ਆਖਾਂ ਤੁਹਾਨੂੰ ਵੀ ਫੁਟਬਾਲ ਏਦਾਂ ਦੀ game ਹੈ ਕਿ ਜਿਹੜੇ ਆਪਣੇ ਹਿੰਦੁਸਤਾਨ 'ਚ ਪਸੰਦ ਨਹੀਂ ਕਰਦੇ ਤੇ ਬਾਹਰਲੇ ਦੇਸ ਵਾਲੇ ਜ਼ਿਆਦਾ ਪਸੰਦ ਕਰਦੇ ਨੇ।

ਤਾਂ ਕਰਕੇ ਵੀ ਆਹ game ਜਿਹੜੀ ਹੈਗੀ ਆ ਚੱਲਦੀ ਪਏ ਮੈਂ ਦੇਖਿਆ ਕਿ ਜਿੰਨੇ ਵੀ ਬਾਹਰਲੇ ਦੇਸ ਹੈ ਆਪਣਾ ਅਮਰੀਕਾ ਹੋ ਗਿਆ ਹੈ, ਆਸਟਰੇਲੀਆ ਹੋ ਗਿਆ, ਇੰਗਲੈਂਡ ਹੋ ਗਿਆ,

ਜਿਹੜੀ ਆਹ game ਹੈ ਫੁਟਬਾਲ, ਤੇ ਮੈਂ ਆਪਣਾ ਛੋਟਾ ਹੁੰਦਾ ਖੇਲਦਾ ਹੁੰਦਾ ਸੀਗਾ ਸਾਡੇ ਚਾਰ ਯਾਰ ਦੋਸਤ ਹੁੰਦੇ ਸੀਗੇ ਸਾਡੇ ਨਾਲ ਫੁਟਬਾਲ ਖੇਲਦੇ ਹੁੰਦੇ ਸੀਗੇ ਤੇ ਇੱਕ ਚੀਜ਼ ਹੋਰ ਮੈ ਤੁਹਾਨੂੰ ਦੱਸਣਾ ਚਾਹੁਨਾ ਹੈ ਜਿਹੜੀ ਆਹ game ਹੈ ਫੁਟਬਾਲ

ਤੇ ਮੈਂ ਖੇਲਦਾ ਹੁੰਦਾ ਸੀਗਾ ਮੈਨੂੰ ਚਾਰ ਯਾਰ ਦੋਸਤ ਮੈਨੂੰ ਕਹਿੰਦੇ ਹੁੰਦੇ ਸੀਗੇ ਵੀ ਚੱਲ game ਖੇਲਣ ਚੱਲੀਏ, ਫੁਟਬਾਲ ਖੇਲਣ ਚੱਲੀਏ ਤੇ ਮੈਂ ਉਹਨਾਂ ਦੀ ਗੱਲ ਮੰਨਦਾ ਨੀ ਹੁੰਦਾ ਸੀ, ਸ਼ੁਰੂ ਤੋਂ ਨੀ ਪਸੰਦ ਸੀਗੀ ਦੀ ਗੱਲ ਵੀ ਹਾਂਂ ਵੀ ਚੱਲ ਕਿਉਂਕਿ ਮੇਰੇ ਯਾਰ ਜਿਹੜੇ ਯਾਰ ਚਾਰ ਯਾਰ ਦੋਸਤ ਸੀਗੇ ਮੈਨੂੰ ਉਹਨਾਂ ਦਾ ਹੁੰਦਾ ਸੀਗਾ ਵੀ ਮੈਂ ਉਹਨਾਂ ਦੀ ਗੱਲ ਮੰਨਾ, ਉਹਨਾਂ ਨਾਲ ਜਾਵਾਂ ਉਹ ਬੈਟਬਾਲ ਖੇਡਦੇ ਹੁੰਦੇ ਸੀ ਆਹ ਬੈਟਬਾਲ ਵੀ ਸਾਡੇ ਇੱਥੇ ਬਹੁਤ ਪਸੰਦ ਕਰਦੇ ਨੇ ਪੰਜਾਬ 'ਚ, ਆਹ ਜਿੰਨੀ ਵੀ ਦੁਨੀਆਂ ਦੇਖੀ ਹੈ ਮੈਂ ਇੰਡੀਆ 'ਚ ਸਾਰੇ ਬੈਟਬਾਲ ਹੀ ਪਸੰਦ ਕਰਦੇ ਜ਼ਿਆਦਾ ਤਾਂ। ਫੁਟਬਾਲ ਨੂੰ ਕੋਈ ਪਸੰਦ ਕਰਦਾ ਹੀ ਨੀ ਇਸ ਕਰਕੇ ਮੈਨੂੰ ਆਹ game ਛੱਡਣੀ ਪਈ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾਂ ਹੈ ਗਗਨਦੀਪ ਨਾਂ ਹੈ ਜੀ ਮੇਰਾ ਤੇ ਮੈਂ ਤੁਹਾਨੂੰ ਕਹਿਣਾ ਚਾਹੁਨਾ ਹੈ ਕਿ ਆਹ ਜਿਹੜੀ game ਹੈ ਆਹ ਫੁਟਬਾਲ ਹੈ ਤੇ ਇਹਨੂੰ ਆਪਾਂ। ਪਸੰਦ ਕਰੀਏ ਸਾਰੇ ਤੇ ਤਾਂ ਕਿ ਆਪਣਾ ਜਿਹੜਾ ਭਾਰਤ ਦੇਸ ਹੈ ਉਹਦੀ team ਨੂੰ ਅੱਗੇ ਲੈ ਕੇ ਜਾਏ ਤੇ ਵਧੀਆ ਰਹੇ, ਮੈਂ ਤੁਹਾਨੂੰ ਆਹੀ ਦੱਸਣਾ ਚਾਹੁਨਾ ਹੈ ਆਹ ਸੰਦੇਸ਼ ਲਾਉਣਾ ਚਾਹੁਨਾ ਹੈ ਵੀ ਆਹ ਜਿਹੜੀ game ਹੈ ਫੁਟਬਾਲ ਹੈ ਇਹ ਆਪਾਂ ਨੂੰ ਖੇਲਣੀ ਚਾਹੀਦੀ ਹੈ।

ਮੈਂ ਤੁਹਾਨੂੰ ਦੱਸਣਾ ਚਾਹੁਨਾ ਹੈਂ ਕਿ ਮੈਂ ਸੱਤਵੀਂ class 'ਚ ਸੀਗਾ ਜਦ ਆਹ game ਸ਼ੁਰੂ ਕੀਤੀ ਸੀਗੀ ਫੁਟਬਾਲ ਤੇ ਮੈਨੂੰ ਏਦਾਂ ਹੁੰਦਾ ਸੀਗਾ ਵੀ ਮੈਂ ਆਪਣੇ ਚਾਰ ਸਾਰੇ ਬੰਦਿਆਂ ਚੋਂ ਸਭ ਤੋਂ ਵਧੀਆ ਖੇਲਦਾ ਹੁੰਦਾ ਸੀਗਾ, ਇੱਕ ਮੇਰਾ ਯਾਰ ਦੋਸਤ ਸੀਗਾ ਮੇਰੇ ਤੋਂ ਵਧੀਆ ਖੇਲਦਾ ਹੁੰਦਾ ਸੀਗਾ ਉਹ। ਮੈਨੂੰ ਹੁੰਦਾ ਸੀਗਾ ਵੀ ਯਾਰ ਮੈਂ ਉਸਤੋਂ ਅੱਗੇ ਜਾਵਾਂ, ਉਹ ਸੋਚਦਾ ਸੀਗਾ ਵੀ ਮੈਂ ਅੱਗੇ ਜਾਵਾਂ, ਉਹ ਆਪਣੇ ਬਾਰੇ ਨੀ ਸੋਚਦਾ ਹੁੰਦਾ ਸੀਗਾ ਉਹ ਮੇਰਾ ਬਾਰੇ ਸੋਚਦਾ ਹੁੰਦਾ ਸੀ ਅਸੀਂ ਤਾਂ ਚਲੋ ਬੰਦੇ ਬਾਰੇ ਸੋਚ ਲੈਂਦੇ ਹਾਂ ਵੀ ਹਾਂ ਵੀ ਵੀ ਬੰਦਾ ਕਿਵੇਂ ਕਰਦਾ ਹੈ ਕਿਵੇਂ ਨਹੀਂ ਕਰਦਾ ਲੇਕਿੰਨ ਅਸੀਂ ਸਾਰੇ ਬੰਦੇ ਵੈਸੇ ਆਪਣਾ ਹੀ ਸੋਚਦੇ ਹਾਂ ਮੈਂ ਆਹ ਚੀਜ਼ ਦੇਖੀ ਹੈ, ਕੋਈ ਉਹ ਹੁੰਦਾ ਹੈ ਜਿਹੜਾ ਵੀ ਕਿਸੇ ਹੋਰ ਦਾ ਸੋਚਦਾ ਹੈ, ਉਹ ਬੰਦਾ ਨਾ ਆਪਣਾ ਸੋਚਦਾ ਨੀ ਹੁੰਦਾ ਸੀਗਾ ਸਾਡੇ ਬਾਰੇ ਸੋਚਦਾ ਹੁੰਦਾ ਸੀਗਾ ਵੀ ਅਸੀਂ ਅੱਗੇ ਜਾਈਏ, ਵੀ ਉਹ ਬੰਦਾ ਵਧੀਆ ਘਰੋਂ ਸੀਗਾ ਉਹਨੂੰ ਪਤਾ ਸੀਗਾ ਮੇਰਾ ਤਾਂ ਚੱਲ ਹੋ ਜਾਣਾ ਅੱਗੇ ਕੁਛ ਨਾ ਕੁਛ ਹੋ ਹੀ ਜਾਣਾ ਮੇਰਾ, ਸਾਡਾ ਹੋਣਾ ਨੀ ਕੁਛ ਉਹਨੂੰ ਪਤਾ ਸੀਗਾ। ਕੁਛ ਨਾ ਕੁਛ ਮੇਰਾ ਹੋ ਜਾਣਾ, ਹੋ ਜਾਣਾ, ਹੋ ਜਾਣਾ ਇਸ ਕਰਕੇ ਮੈਂ ਤੁਹਾਨੂੰ ਆਹ ਗੱਲ ਦੱਸਣਾ ਚਾਹੁੰਨਾ ਹੈ ਉਸ ਬੰਦੇ ਨੇ ਸਾਡੇ ਕਰਕੇ ਫੁਟਬਾਲ ਛੱਡ ਦਿੱਤੀ, ਵੀ ਉਹਨੂੰ ਪਤਾ ਸੀਗਾ ਉਹ ਵਧੀਆ ਖੇਲਦਾ ਹੈ ਉਹ select ਹੋ ਜਾਊਗਾ, ਅਸੀਂ ਪਿੱਛੇ ਰਹਿ ਜਾਊਂਗੇ ਅਸੀਂ ਗ਼ਰੀਬ ਘਰੋਂ ਹੈ। ਇਸ ਕਰਕੇ ਉਸ ਬੰਦੇ ਨੇ ਸਾਨੂੰ national ਖੇਲਣ ਲੈ ਕੇ ਗਏ ਦਿੱਲੀ 'ਚ, ਅਸੀਂ ਦਿੱਲੀ ਗਏ national ਖੇਲਣ ਵਾਸਤੇ ਤੇ ਤੁਹਾਨੂੰ ਮੈਂ ਦੱਸਣਾ ਚਾਹੁਨਾ ਹੈ, ਦਿੱਲੀ 'ਚ ਗਏ ਅਸੀਂ national ਖੇਲਣ ਵਾਸਤੇ ਉੱਥੇ ਕੀ ਹੋਇਆ, ਉੱਥੇ ਇਹ ਹੋਇਆ ਕਿ ਅਸੀਂ ਚਾਰ ਪੰਜ ਮੁੰਡੇ ਯਾਰ ਦੋਸਤ ਦਾ group ਸੀਗਾ ਛੇ player ਬਾਹਰ ਦੇ ਸੀਗੇ ਔਰ ਦਿੱਲੀ ਦੇ player ਸੀਗੇ ਜਿਹਨਾਂ ਨਾਲ ਅਸੀਂ ਖੇਲਣ ਗਏ ਸੀਗੇ cluster ਹੁੰਦਾ ਹੈ ਉਹਨੂੰ clustered ਕਹਿੰਦੇ ਨੇ ਫੁਟਬਾਲ ਨੂੰ ਅਹ level ਹੁੰਦਾ ਹੈ ਇੱਕ national level ਹੁੰਦਾ ਹੈ cluster ਹੁੰਦਾ ਹੈ ਇੱਕ international level ਹੁੰਦਾ ਹੈ, ਤੇ ਅਸੀਂ ਉਹ ਖੇਲਣ ਗਏ ਸੀਗੇ ਤੇ ਅਸੀਂ ਗਏ ਉਹ ਖੇਲਣ ਤੇ ਸਾਨੂੰ ਕੀ ਹੋਇਆ ਤੁਹਾਨੂੰ ਦੱਸਣਾ ਚਾਹੁਨਾ ਹੈ ਸਾਡੇ ਚੋਂ ਦੋ ਜਾਣੇ select ਨੀ ਹੋਏ ਅਸੀਂ ਤਿੰਨ ਜਾਣੇ select ਹੋ ਗਏ, ਮੈਂ ਮੇਰਾ ਯਾਰ ਦੋਸਤ ਤੇ ਉਹ ਜਿਹੜਾ ਮਤਲਬ ਵਧੀਆ ਬੰਦਾ ਸੀ, ਉਹਨੇ

ਉਹ ਕਹਿੰਦੇ ਵੀ ਕੋਈ ਚੱਕਰ ਨੀ ਵੀ ਚੱਲ ਤੂੰ tension ਨਾ ਲੈ ਵੀ ਆਪਾਂ half time ਕੇ ਬਾਅਦ ਉਹਨੂੰ ਮੌਕਾ ਦਊਂਗੇ ਇੱਕ ਮੌਕਾ ਦਊਂਗੇ